ਹਾਂ ਦੇਖੋ ਇਹ ਆਮ ਜਿਹੀਆਂ ਗੱਲਾਂ ਨੇ ਕੋਈ ਸਾਡਾ ਸਾਰੀ ਉਮਰ ਤਾਂ ਸੂਟ ਪਾਉਗਾ ਨੀ ਜਿਹੜਾ ਆਪਾਂ ਦਵਾਂਗੇ ਹਨਾ ਇਹ ਇੱਕ ਤਰ੍ਹਾਂ ਦਾ gift ਹੁੰਦਾ ਲੈਣ ਦੇਣ ਦਾ ਤਿਉਹਾਰ ਬਣਿਆ ਹੋਇਆ

ਦਿੰਦੇ ਲੈਂਦੇ ਫ਼ੇਰ ਉਹ ਗੱਲਾਂ ਕਰਦੀਆਂ ਹੋਣਗੀਆਂ ਆਪਸ ਚ ਤੇਰੇ ਤੇਰੇ ਸੰਧਾਰੇ ਚ ਕਿਆ ਆਇਆ ਮੇਰੇ ਸੰਧਾਰੇ ਚ ਆਹ ਆਇਆ ਫ਼ੇਰ ਇੱਕਠੀਆਂ ਬੈਠ ਕੇ ਗੱਲਾਂ ਕਰਦਿਆਂ ਨੇ ਫ਼ੇਰ ਉਹ ਦੇਖੋ ਜੀ ਇਹ ਤਾਂ ਫ਼ੇਰ ਹੈਗਾ ਹੀ ਆ ਚਾਰ ਬੀਬੀਆਂ ਇੱਕਠੀਆਂ ਹੋਣ ਤੇ ਆਪਣੇ ਸੁੱਟਾ ਦੀ ਗੱਲ ਨਾ ਕਰਨ ਜਾਂ ਆਪਣੇ ਆਇਆਂ ਦੀ ਪੇਕਿਆਂ ਦੀ ਗੱਲ ਨਾ ਕਰਨ ਇਹ ਤਾਂ ਕਦੇ ਹੁੰਦਾ ਨੀ ਹਨਾ ਉਹਨਾ ਨੇ ਜਰੂਰੀ ਕਰਨੀ ਹੁੰਦੀ ਆ ਆਪਣੇ ਪੇਕਿਆਂ ਦੀ ਗੱਲ ਤਾਂ ਕੇ ਹਾਂ ਮੇਰਾ ਭਰਾ ਆਇਆ ਸੀ ਜਾਂ ਮੇਰੀ ਭਰਜਾਈ ਆਈ ਸੀ ਜਾਂ ਮੇਰੇ ਮਾਂ ਪਿਓ ਆਏ ਸੀ ਮੈਨੂੰ ਸੰਧਾਰੇ ਦੇ ਵਿੱਚ ਆਹ ਦੇਕੇ ਗਏ ਨੇ ਸੂਟ ਆਇਆ ਹੈ ਹਨਾ ਤੇ biscuit ਆਏ ਨੇ ਹੋਰ ਮਟਰ ਮੱਠੀਆਂ ਤੁਸੀਂ ਜੋ ਮਰਜ਼ੀ ਨਾਲ ਲੈਲੋ main ਜਿਹੜੇ ਆ ਨਾ biscuit ਜਰੁਰ ਹੁੰਦੇ ਆ ਸੰਧਾਰੇ ਦੇ ਵਿੱਚ ਉਹ ਆਪਾਂ ਕਢਵਾਉਣ ਆ ਘਰੇ

special ਬਣਵਾ ਕੇ ਹੀ ਕੁੜੀਆਂ ਨੂੰ ਪੀਪਾ ਭਰ ਕੇ ਹੀ ਉਹ ਦਈਦਾ ਤੇ ਨਾਲ ਸੂਟ ਹੋ ਜਾਂਦਾ ਪ੍ਰੋਣਾ ਦਾ ਜੋੜਾ ਹੋਗਿਆ ਕੁੜੀ ਦਾ ਹੋਗਿਆ ਬੱਚਿਆਂ ਦੇ ਹੋਗੇ ਜੇ ਉਹਦਾ ਸੱਸ ਸੋਹਰਾ ਨਾਲ ਉਹਨਾ ਨੂੰ ਇੱਕ ਇੱਕ ਲਾ ਦੋ ਹਨਾ ਕਈ ਤਾਂ ਕੰਬਲ ਲਾ ਦਿੰਦੇ ਨੇ ਕਈ ਕੁੜਤਾ ਪਜਾਮਾ ਲਾ ਦਿੰਦੇ ਨੇ ਹਨਾ ਕੋਈ ਪੇੰਟ shirt ਲਾ ਦਿੰਦਾ ਜਿਵੇਂ ਕਿਸੇ ਦੀ ਹਾਂ ਕੋਈ ਜਰੂਰੀ ਨਹੀਂ ਹੈ ਹਾਂ ਤੁਸੀਂ ਹਾਂ gift ਵਜੋਂ ਇਹ ਦੇ ਰਹੇ ਹੋ ਉਹਨਾ ਨੂੰ ਤਾਂ ਅਗਲਿਆਂ ਨੂੰ ਵੀ ਹੁੰਦਾ ਮਾਣ ਤਾਣ ਹੈ ਇੱਕ ਤਰ੍ਹਾਂ ਦਾ ਹਨਾ ਹਾਂਜੀ ਮਤਲਬ ਏਵੇਂ ਹੈ ਤਿਉਹਾਰ ਤਾਂ ਕਈ ਨੇ ਸਾਲ ਚ ਆਉਂਦੇ ਪਰ ਤੀਆਂ ਦਾ ਆਪਣਾ ਹੀ ਇੱਕ ਨਜ਼ਾਰਾ ਇਹਦਾ ਇੱਕ ਆਪਣਾ ਵੱਖਰਾ ਹੀ ਨਜ਼ਾਰਾ ਹੈ ਤੀਆਂ ਦਾ

ਹੈ ਵੀ ਧੀਆਂ ਦਾ ਇਹਨੂੰ ਮਨਾਉਂਦੀਆਂ ਵੀ ਜ਼ਿਆਦਾ

ਉਹ ਵੀ ਤਾਂ ਹੁਣ ਜੇ ਆਈਆਂ ਨੇ ਵਿਆਹ ਕੇ ਸਾਡੇ ਘਰ ਆਈਆਂ ਨੇ ਸਾਡੇ ਘਰ ਦੀਆਂ ਨੁਹਾਂ ਨੇ ਤਾਂ ਹੈ ਤਾਂ ਅਸਲੀ ਧੀਆਂ ਓਹੀ ਨੇ ਮਾਂ ਪਿਓ ਵਾਸਤੇ ਸੱਸ ਸੋਹਰੇ ਵਾਸਤੇ ਹਨਾ ਜਿਹੜੀਆਂ ਆਪਣੀਆ ਧੀਆਂ ਨੇ ਉਹ ਤਾਂ ਵਿਆਹ ਕੇ ਚਲੀਆਂ ਗਈਆਂ ਉਹ ਤਾਂ ਇੱਕ ਦੋ ਸਾਲ ਆਉਣਗੀਆਂ ਤੀਆਂ ਚ ਹਨਾ ਜਦੋ ਨਵੀਆਂ ਨਵੀਆਂ ਵਿਆਹੀਆਂ ਹੁੰਦੀਆਂ ਨੇ ਓਦੋਂ ਆਉਂਦੀਆਂ ਨੇ ਬਾਅਦ ਚ ਆਪਣੀ ਜਿੰਦਗੀ ਚ ਆਪਣੀ life ਚ ਇੰਨੀਆਂ busy ਹ ਜਾਂਦੀਆਂ ਨੇ ਹਨਾ ਤਾਂ ਫ਼ੇਰ ਨਹੀਂ ਹਰ ਵਾਰੀ ਆ ਸਕਦੀਆਂ ਇਸ ਦਿਨ ਤਾਂ ਮੁੰਡੇ ਵੀ ਸੋਚਦੇ ਹੋਣੇ ਕੇ ਸਾਨੂੰ ਧੀਆਂ ਕਿਉਂ ਨੀ ਬਣਾਇਆ

ਕਿਉਂਕਿ ਜਦੋਂ ਉਹਨਾ ਨੂੰ ਦੇਖਦੇ ਹੋਣੇ ਤਾਂ ਉਹਨਾ ਦਾ ਵੀ ਦਿਲ ਕਰਦਾ ਹੋਣਾ ਕੇ ਅਸੀਂ ਇਹ ਤਿਉਹਾਰ

ਕੁੜੀਆਂ ਕਿੱਥੇ ਬਰੋਟੇ ਤੇ ਚੜ ਕੇ ਪੀਂਘਾ ਪਾਉਂਦੀਆਂ ਨੇ ਸਾਰਾ ਇੰਤਜ਼ਾਮ ਸਾਰਾ ਪਿੱਛੇ ਮੁੰਡੇ ਹੀ ਕਰਦੇ ਆ ਤਾਏ ਚਾਚੇ ਹੀ ਕਰਦੇ ਆ ਪਿਓ ਹੀ ਕਰਦੇ ਆ ਭਰਾ ਹੀ ਕਰਦੇ ਨੇ

hello

ਵਧੀਆ ਜੀ ਵਧੀਆ ਤੁਸੀਂ ਦੱਸੋ ਬਸ ਚਲ ਰਿਹਾ ਕਿ ਚਲ ਰਿਹਾ ਅੱਜਕਲ ਬਸ ਜੀ ਕੁੱਛ ਨਹੀਂ ਬੈਠੇ ਪਏ ਹਾਂ

ਹੋਰ ਸੁਣਾਓ ਬੱਚਾ party ਕਿ ਕਰ ਰਹੀ ਸੀ ਬੱਚਾ party ਬੈਠੀ ਦੀ ਹੈ TV ਦੇ ਅੱਗੇ

ਹੋਰ ਬਸ ਸਾਰਾ ਦਿਨ TV

ਹਾਂ ਸਹੀ ਗੱਲ ਹੈ

ਅੱਜਕਲ ਹੈ ਵੀ ਕੁੱਛ ਨਹੀਂ ਨਾ ਬੱਚੇ ਬਾਹਰ ਵੀ ਨਹੀਂ ਜਾਂਦੇ ਕਿੱਥੇ ਜਾਈਏ ਕਿੱਥੇ ਨਾ ਜਾਈਏ ਬਸ

ਹਾਂ life style ਦਾ ਬਹੁਤ ਚੱਕਰ ਪਿਆ ਹੋਇਆ ਪਰ ਅਸੀਂ ਵੀ ਹੁਣ ਇੰਨੇ busy ਹੋ ਗਏ ਹਾਂ ਮਤਲਬ ਸਾਰਾ ਦਿਨ ਤਾਂ ਪਤਾ ਹੀ ਨਹੀਂ ਲਗਦਾ ਹੈਗਾ ਬੱਚਿਆ ਦਾ ਕਿ ਬੱਚਿਆ ਦਾ ਵੀ ਕਸੂਰ ਨਹੀਂ ਹੈਗਾ time ਹੀ ਨਹੀਂ ਸਾਡੇ ਕੋਲ ਵੀ time ਹੀ ਨਹੀਂ ਹੈਗਾ

ਹਾਂ ਹੁਣ ਸਕੂਲੋ ਆਂਦੇ ਨੇ ਬਚਾਰੇ ਤਿੰਨ ਆਕੇ ਫੇਰ ਆਪਣਾ ਸੋ ਜਾਂਦੇ ਨੇ ਜਾ ਫੇਰ phone ਲੈ ਲਿਆ ਉਸ time ਫੇਰ ਪੜ੍ਹਾਇਆ ਸ਼ੁਰੂ ਹੋ ਜਾਂਦਿਆ ਨੇ

ਹਾਂ ਹੋ ਸਕਦਾ ਹਮ

ਕੁੱਛ ਨਹੀਂ ਬਸ yoga start ਕੀਤੀ ਹੈ ਮੈਂ ਉਹਨੇ ਕ ਦਿਨ

charge six thousand rupees ਲੈਂਦੀ ਹੈ

time ਕਿੰਨਾ ਦੇਂਦੀ ਹੈ time one hour ਦਿੰਦੀ ਹੈ ਬਸ ਬਸ ਉਹੀ ਹੈ ਆਪਾਂ ਮਤਲਬ depend ਹੋ ਗਏ ਹਾਂ ਪੈਸੇ ਦੇ ਦੇ ਕੇ ਕੰਮ ਕਰਵਾਓ ਸਾਡੇ ਤੋਂ

ਫੇਰ ਬੱਚਿਆ ਦਾ ਕਰੋ ਫੇਰ ਘਰ ਸਾਰਾ ਦਿਨ ਨਹੀਂ ਸਮਝ ਆਂਦੀ ਕਿੱਥੇ ਗਿਆ ਬੰਦੇ ਦਾ ਸ਼ਰੀਰ ਵੀ down ਹੁੰਦੇ ਜਾ ਰਹੇ ਨੇ

ਇਸੇ ਕਰਕੇ ਨੇ ਨਾ ਸਾਡੀ activity ਤਾਂ ਹੁੰਦੀ ਨਹੀਂ ਹੁਣ ਕੰਮ ਵਾਲਿਆ ਕੰਮ ਕਰਕੇ ਚਲੇ ਜਾਂਦੀਆਂ ਸਾਰਾ ਰਸੋਈ ਤੱਕ kitchen ਤੱਕ ਹੀ ਰਹਿ ਜਾਂਦਾ ਕਿ ਹਾਂ kitchen ਚ ਕੀਤਾ ਚੱਲ ਆਪਣਾ ਅੰਦਰ ਆ ਗਏ ਤੇ ਬੈਠ ਗਏ

ਉਹ ਤੇ ਬਿਲਕੁੱਲ ਸਹੀ ਗੱਲ ਹੈ ਪੈਦਲ ਤੇ ਦੋ ਕਦਮ ਵੀ ਨਹੀਂ ਅਸੀਂ ਚੱਲ ਕੇ ਰਾਜੀ

ਉਹੀ ਹੈ ਪੈਰਾ ਚ swelling ਆ ਜਾਂਦੀ ਹੈ ਖਾਣਾ ਪੀਣਾ ਇਹੋ ਜਿਹਾ ਹੋਇਆ ਸ਼ਾਮੀ ਦੇ time ਨਾ ਕੁੱਛ ਨਾ ਕੁੱਛ ਆ ਜਾਂਦਾ ਘਰ ਚ ਇਹ ਚੋਮਿਨ ਆ ਗਈ ਜਾ ਕੁੱਛ ਬਾਹਰ junk food ਆ ਜਾਂਦਾ ਉਸ ਤੋਂ ਬਾਅਦ

ਬੇੜਾ ਗਰਕ ਕੀਤਾ ਹੋਇਆ junk food ਨੇ ਬਿਲਕੁੱਲ ਹੀ junk food ਇਸੇ ਕਰਕੇ ਅਸੀਂ ਨੀ ਜਿਆਦਾ junk food ਖਾਂਦੇ ਨਾ ਮੈਂ ਆਪਣੀ ਗੁਡੀਆਂ ਨੂੰ ਖਾਨ ਦਿੰਦੀ ਹਾਂ ਸਾਡੇ ਤਾਂ ਵੱਡੀ ਐ ਨਾ ਉਹ ਫੇਰ ਉਸ ਕਰਕੇ ਫੇਰ ਥੋੜਾ ਜਾ ਚਲਨਾ ਪੈਂਦਾ

ਕਿ ਇਹ ਨਾ ਇਹਨਾ ਨੂੰ ਇਹ ਰਹਿੰਦਾ ਕਿ ਹਾਂ ਇਸ ਤੋਂ ਤਾਂ ਮਤਲਬ ਖਾਣਾ ਖਾ ਲੋ

ਖਾਣਾ ਈ ਐ ਉਹੀ ਹੈ ਮੈਦਾ ਤਾਂ ਮੈਦਾ ਹੀ ਹੈ ਜਿੱਦਾ ਮਰਜੀ ਇਹਨੂੰ

ਉਹੀ ਨਾ

ਇੱਕ ਇੱਕ ਇੱਕ ਵਾਰੀ ਬਣਾਉਣੀ ਆ ਉਹ ਵੀ half ਦਿਨੀ ਹਾਂ ਬੜੀ ਮੁਸ਼ਕਿਲ ਨਾਲ ਮੰਨ ਜਾਂਦੀ ਹੈ ਉਹ ਮੰਨ ਜਾਂਦੀ ਕਿ ਅਸੀਂ ਲਿਆਂਦੇ ਹੀ ਨਹੀਂ

ਮੰਗਦੀ ਕਿ ਜਦੋਂ ਜਾਏਗੀ ਤਾਹੀਂ ਮੰਗੇਗੀ ਨਾ ਨਹੀਂ ਉਂਝ ਪਾਪਾ ਨਾਲ ਜਾ ਕੇ ਯਾ ਫੇਰ ਅਸੀਂ ਐਂ ਹੁੰਦਾ Sunday ਨੂੰ ਚੱਲ ਜਾਣੇ ਹਾਂ ਤੇ Sunday ਨੂੰ ਅਸੀਂ ਬਾਹਰ ਦਾ ਖਾ ਲੇਂਦੇ ਹਾ ਹਾਂ

tiffin ਚ ਇਹ lunch box ਵਿੱਚ ਇਹ ਸਕੂਲ ਤੋਂ ਆਂਦਾ ਹੋਣਾ ਨਾ

ਹਾਂ ਪਰ ਬੱਚੇ ਖਾਂਦੇ ਕਿੱਥੇ ਨੇ lunch box ਹਮੇਸ਼ਾ ਵਾਪਸ ਆਂਦਾ ਹੈ

ਕੋਈ ਫਾਇਦਾ ਨਹੀਂ ਹੋਇਆ ਪਿਛਲੀ nursery ਇਸਨੇ ਇੰਝ ਹੀ ਨਿਕਲ ਦਿੱਤੀ ਹੈ ਕੋਈ ਫਾਇਦਾ ਨਹੀਂ ਹੋਇਆ

ਨਹੀਂ ਸਾਡੇ ਤਾਂ ਬੱਚਿਆ ਦਾ tiffin ਨਾ ਖਾਲੀ ਹੋ ਕੇ ਆਂਦਾ ਸੀ ਬਿਲਕੁੱਲ

ਤੇ ਇੱਕ fruit ਦਾ tiffin ਜਾਏਗਾ ਤੇ ਫੁਲਕਾ ਵੀ ਇੱਕ ਹੀ ਦੇਣਾ ਪਰੋੰਠੀ ਵੀ ਇੱਕ ਹੀ ਹੋਏਗੀ ਦੁੱਜੀ ਨਹੀਂ ਹੋਏਗੀ ਦੋ ਨਹੀਂ ਹੋਣੀਆਂ ਉਸ ਚ

ਨਹੀਂ ਮਤਲਬ ਕਈ ਖਾ ਲਿੰਦੇ ਨੇ ਨਾ ਜਿਵੇਂ ਹੁਣ ਦੋ ਬੱਚੇ ਖਾਨ ਲੱਗੇ ਹੋਏ ਐ ਤੇ ਇੱਕ fruit ਆਏਗਾ ਤੇ ਇੱਕ fruit ਦਾ tiffin ਹੋਏਗਾ ਤੇ ਇੱਕ lunch box ਚ ਇੱਕ ਪਰੋੰਠੀ ਹੋਏਗੀ ਬਸ ਦੁੱਜੀ ਨਹੀਂ ਹੋਣੀ ਚਾਹੀਦੀ

ਮੈਂ ਆਪਣੀ ਤਨੀਸ਼ ਨੂੰ oats ਵਗੇਰਾ ਬਣਾ ਦਿੰਦੀ ਹਾਂ oats ਹੋ ਗਿਆ ਦਲੀਆ ਹੋ ਗਿਆ

ਬਣਾ ਕੇ ਦੇ ਦਿੰਦੀ ਹਾਂ simple ਅਗਰ ਦਾਲ ਬਣੀ ਹੋਈ ਹੈ ਮੇਰੀ ਕੁੜੀ ਦਾਲ ਨਾਲ ਪਰੋੰਠੀ ਖ਼ੁਸ਼ੀ ਹੋ ਕੇ ਖਾਂਦੀ ਹੈ ਵੈਸੇ ਅੱਜਕਲ ਮੈਨੂੰ ਕਹਿੰਦੀ ਮੰਮੀ Maggie ਬਣਾ ਕੇ ਦੇਣਾ ਪਰ ਮੈਂ Maggie ਦਿੰਦੀ ਨੀ ਬਣਾਕੇ ਬਿਲਕੁੱਲ ਵੀ lunch box ਚ ਤਾਂ ਕਦੇ ਵੀ ਨਹੀਂ ਦਿੱਤੀ ਇਹਨੂੰ ਬਿਲਕੁੱਲ ਹਾਂ lunch box ਚ ਤਾਂ ਬਿਲਕੁੱਲ ਹੀ ਉਹ ਉਹ ਹੋ ਜਾਂਦੀ ਐ ਨਾ

ਹਾਂ ਖਾਈ ਵੀ ਨਹੀਂ ਜਾਂਦੀ ਇਸ ਦੇ ਨਾਲੋਂ ਤਾਂ ਤੁਸੀਂ south ਵਗੇਰਾ ਬਣਾ ਦੀਆ ਕਰੋ

south ਨਹੀਂ ਖਾਂਦੀ ਉਹ ਇਹ ਖਾਂਦੀ ਨੀ ਨਾ ਹਾਂ ਬਸ ਉਹੀ ਹੈ ਬੱਚਿਆ ਦੇ ਖਾਨ ਦਾ ਵੀ ਹੈ ਕਿਉਂਕਿ ਅਸੀਂ ਆਪਣੇ ਬੱਚਿਆ ਨੂੰ ਜਿੰਨਾ ਮਰਜੀ cover ਕਰ ਲੀਏ ਨਾ ਬਾਕੀ ਬੱਚੇ ਕਿ ਲੈਕੇ ਆਂਦੇ ਨੇ ਇਹ ਵੀ ਫਰਕ ਪੈਂਦਾ ਬੱਚਾ ਜਿੰਨਾ ਨਾਲ ਬੈਠ ਕੇ ਖਾਂਦਾ ਹੈ ਨਾ ਫੇਰ ਉਹਨਾਂ ਦੀ ਰੀਸ ਕਰਦਾ ਏ ਉਹੀ ਹੈ ਨਾ system ਹੀ ਬੱਚਿਆ ਦਾ ਕਿ ਕਸੂਰ ਐ ਇੱਕ ਦੁੱਜੇ ਨੂੰ ਦੇਖ ਦੇਖ ਕੇ ਨਾ ਕਈ parents ਹੁੰਦੇ ਨੇ ਆਪਣੇ ਆਪ ਨੂੰ free ਕਰਨ ਵਾਸਤੇ ਨਾ ਨਾ Maggie

ਪਰ ਮੈਂ ਇਹਨੂੰ ਕਦੇ ਵੀ ਨਹੀਂ ਦਿੰਦੀ ਕਦੀ ਨੀ ਹੁਣੇ

ਹੁਣ ਹੋਈ ਏ ਤੇ ਹੁਣ ਦੋ ਦਿਨ ਮੰਮੀ school ਚ ਨਾ ਬੱਚੇ Maggie ਲੈਕੇ ਆਂਦੇ ਨੇ ਮੈਂ ਇਹਨੂੰ

ਬਨਾਤਿਆ ਸੀ ਤੁਸੀਂ ਮੰਨੋਗੇ ਜਿਵੇਂ ਮੈਂ ਭੇਜਿਆ ਨੇ ਨਾ ਸੇਮੀਆਂ ਉਂਝ ਤੇ ਉੰਝ ਵਾਪਿਸ ਆਇਆ ਦੁੱਧ ਵਿੱਚ ਬਣਾ ਕੇ ਦਿਤੀਆਂ ਸੀ ਦੇਸੀ ਘਿਓ ਚ ਕਿਉਂਕਿ tasty ਮਤਲਬ ਖਾ ਲੈਂਦੀ ਹੈ ਸਵਾਦ ਨਾਲ ਜੋ ਉੰਝ ਦੀ ਉੰਝ ਵਾਪਿਸ ਆਈ ਹੈ

ਨਹੀਂ ਨਮਕ ਵਾਲੀ ਬਣਾ ਕੇ ਦੇ ਦੀਆ ਕਰੋ ਨਾ ਸੇਵਿਆ ਨਾ ਨਾ ਨਮਕ ਵਾਲੀ ਨਹੀਂ ਖਾਂਦੀ ਇਹ

ਇਹਨੂੰ ਉੰਝ same ਉੰਝ ਬਣਾ ਕੇ ਦਿਤੀਆ ਤੇ ਨਹੀਂ ਖਾਦੀ ਕਿਉਂਕਿ ਉਹ ਠੰਡੀ ਹੋ ਗਈ ਸੀ ਇਹ ਠੰਡੀ ਚੀਜ ਨਹੀਂ ਖਾਂਦੀ

ਜਦੋ ਲਿਆਈ ਸੀ ਕਿਉਂਕਿ ਛੁੱਟੀ ਜਲਦੀ ਹੋ ਜਾਂਦੀ ਹੈ ਨਾ ਅੱਠ ਵਜੇ ਦਾ school ਐ ਤੇ ਸਾਡੇ ਗਿਆਰਾ ਵਜੇ ਹੋ ਜਾਂਦੀ ਐ ਇਹਦੀ

ਐ five ਦੀ ਅਜੇ complete ਹੋਏਗੀ four and half ਦੀ ਐ ਅਜੇ ਅੱਛਾ KG ਆਈ ਐ

ਹਾਂ ਫੇਰ ਤਾਂ first ਅੱਗਲੇ ਸਾਲ ਦੀ ਐ ਇਹਦੀ ਹਨਾ

ਪਰ ਅੱਗਲੇ ਸਾਲ ਤਾਂ ਲੈਣਗੇ ਨੀ ਉਹ ਇਹਨੂੰ first ਵਿੱਚ ਹਮ ਨਹੀਂ ਨਹੀਂ five plus ਹੋਏ ਨਾ ਅਗਰ five plus

ਥੋੜਾ ਜਾ ਵੀ ਉੱਪਰ ਐ ਨਾ ਨਹੀਂ ਲੈ ਲੈਣਗੇ

ਲੇ ਲੇਣਗੇ ਇਹਨੂੰ ਕਿਉਂਕਿ ਨਾ ਬੱਚੇ ਦੀ performance ਦੇਖਦੇ ਨੇ

rule ਏਹਿਓ ਹੈਗਾ main ਕੇ ਅਗਰ ਬੱਚਾ ਸਾਡੇ ਪੰਜ ਸਾਲ ਦਾ ਹੈਗਾ ਨਾ ਤਾ ਤਾਵੀਂ ਲੈ ਰਹੇ ਨੇ

ਹਾਂ

ਬਸ ਉਹੀ ਹੈ ਬੱਚਿਆ ਦੀ growth ਤੇ depend ਹੈ ਮਤਲਬ ਇਹੀ ਹੈ ਨਾ ਇਸੇ ਕਰਕੇ rule ਵੀ ਤਾ ਇਸੇ ਕਰਕੇ ਕੱਢ ਰਹੇ ਨੇ ਬੱਚਿਆ ਦਾ ਖਾਣ ਪੀਣ ਹੈ ਨਹੀਂ ਐ ਜਿਹੜਾ

ਅੱਗੇ ਅੱਗੇ ਕਲਾਸਾ ਚ ਕਲਾਸਾ ਚ ਕਲਾਸਾ ਚ ਭੇਜੀ ਜਾ ਰਹੇ ਨੇ ਪਹਿਲਾਂ ਵਾਲਾ ਖਾਣ ਪੀਣ ਕਿੱਥੇ ਐ ਹੁਣ ਬੱਚੇ ਦੁੱਧ ਨਹੀਂ ਪੀਂਦੇ ਕੁੱਛ ਨਹੀਂ fruit ਨਹੀਂ ਖਾਂਦੇ ਫਾਲਤੂ

ਅਸੀਂ ਫੇਰ ਵੀ ਥੋੜਾ ਖੇਡ ਲੈਂਦੇ ਸੀ ਕੁੱਛ ਕਰ ਲੇਂਦੇ ਸੀ ਪੈਦਲ ਵੀ ਚਲੇ ਜਾਂਦੇ ਸੀ ਅੱਜਕਲ ਦੇ ਬੱਚੇ scooty ਤੇ ਜਾਣਗੇ ਜਾ van ਤੇ ਜੋ ਵੀ ਲਵਾਈ ਉਹਦੇ ਤੇ ਜਾਣਗੇ ਉਹਦੇ ਤੇ ਆ ਜਾਣਗੇ ਵਾਪਿਸ ਮਜਾਜ ਹੈ ਇਹਨੇ scooty ਤੇ ਚਲੇ ਜਾਣਾ

ਜਦੋਂ free ਹੋ ਗਏ park ਮਾਂ ਪਿਓ ਕੋਲ ਨਹੀਂ time park ਜਾਂਦੇ ਨੀ ਬਿਚਾਰੇ ਠੀਕ ਏ

ਬੱਚਿਆ ਨੂੰ ਅੱਜਕਲ ਬਾਹਰ ਭੇਜਣ ਦਾ ਤਾਵੀਂ time ਨਹੀਂ ਹੈਗਾ ਕਿਸੇ ਦਾ

ਮਹੋਲ ਮਹੋਲ ਵੀ ਤਾਂ ਇਹੋ ਜਿਹਾ ਹੋਇਆ ਪਿਆ ਘਰ ਦੇ ਅੰਦਰ ਰਵੋ ਹੋਰ ਕੁੱਛ ਨਹੀਂ ਬਾਹਰ ਜਾਣਾ ਨਹੀਂ ਕਿੱਥੇ ਵੀ

ਬੱਚਿਆ ਨੂੰ ਪਤਾ ਨਹੀਂ ਅੱਗੇ ਆਉਣ ਵਾਲੇ time ਚ ਕਿ ਹੋਣਾ ਕਿ ਨਹੀਂ ਹੋਣਾ ਬੱਚਿਆ ਦਾ